ਤੂੰ ਦੇਖੀ ਹੁਣ ਵਿਆਹ ਹੋਇਆ ਨਾ ਮੈਂ ਤਾਂ ਜੁੱਤੀਆਂ ਚਕਾ ਤੀਆ ਥਾ ਹੁਣ। ਮੈਨੂੰ ਇੰਨਾ ਪਤਾ ਮੈਂ ਇਗਨੋਰ ਮਾਰੀ ਆਪਣੀ ਸੱਸ ਦੀ ਭਲਾ।

ਉਹ ਵੀ ਉਹਦੀਆਂ ਨੀ ਤੀਆ, ਪਤਾ ਨੀ ਕਿਦੀਆਂ ਪਈਆਂ ਤਾ। ਦੂਜੇ ਦਿਨ ਈ ਕਹਿੰਦੀ, ਝਾੜੂ ਲਾ ਦੇ ਫਲਾਨਾ ਲਾ ਦੇ। ਮੈਨੂੰ ਤਾਂ ਅਗਲੇ ਦਿਨ ਈ ਚੌਂਕ ਤੇ ਚਾੜ ਦਿੱਥਾ ਥਾ। ਮੈਂ ਆਪਣੀ ਸਹੇਲੀ ਦੇਖੀ, ਕਿੰਨੇ ਪਤਾ ਨੀ ਤਿੰਨ ਮਹੀਨੇ ਉਹਦੇ ਹੱਥਾਂ ਦੀ ਮਹਿੰਦੀ ਵੀ ਨੀ ਉਤਰੀ ਥੀ ਤਿੰਨ ਮਹੀਨੇ, ਉਹਨੇ ਆਪੇ ਲਾ ਲਈ ਹੋਣੀ ਵੀ ਨਾ ਉਤਰੇ।

ਪਤਾ ਜਿਹੜੇ ਨਹੀਂ ਕੰਮ ਕਰਵਾਉਂਦੇ, ਫਿਰ ਉਹ ਹੁੰਦੇ ਵੀ ਵੱਡੇ-ਵੱਡੇ ਲੋਕ ਆ ਔਰ ਵੱਡੇ-ਵੱਡੇ ਲੋਕਾਂ ਦੀ ਗੱਲ ਤੁਹਾਨੂੰ ਪਤਾ ਕੋਈ ਕਰ ਸਕਦਾ। ਉਪਰ ਦੀ ਐਨ ਪੈਸੇ-ਧੇਲੇ ਆਲੇ ਹੋਣ, ਐਨ ਵਧੀਆ ਹੋਣ। ਵੀ ਸਭ ਕੁਛ ਹੈ, ਵਧੀਆ ਉਹ ਹੈ। ਇਦਾਂ ਦੇ ਲੋਕ ਈ ਕਰਦੇ ਆ ਫਿਰ ਉਹ ਕੰਮ ਤਾਂ। ਨੀ ਮੇਰੀ ਇੱਕ ਫਰੈਂਡ ਆ ਨਾ ਸਾਕਸ਼ੀ ਨਾ ਹੈ ਉਹਦਾ। ਉਹਦਾ ਨਾ ਪਹਿਲੇ ਵਿਆਹ ਹੋਇਆ ਥਾ, ਉਹਦਾ ਪਤਾ ਨੀ ਜਬਰਦਸਤੀ ਵਿਆਹ ਕਰਵਾ ਤਾ, ਕੁੜੀ ਦਾ ਨੀ, ਮੁੰਡੇ ਦਾ ਜਬਰਦਸਤੀ ਵਿਆਹ ਕਰਵਾ ਤਾ ਉਹਦੇ ਨਾਲ। ਉਹ ਨਾ ਕਿਸੀ ਹੋਰ ਨਾਲ ਗੱਲ ਕਰਦਾ ਥਾ। ਪੰਦਰਾਂ ਦਿਨ ਵੀ ਨੀ ਹੋਏ ਉਹਦੇ ਵਿਆਹ ਨੂੰ, ਤਲਾਕ ਹੋ ਗਿਆ ਉਹਦਾ। ਇਹ ਗੱਲ ਮੈਨੂੰ ਵੀ ਨੀ ਪਤਾ ਸੀਗੀ, ਫਿਰ ਉਹ ਤੋਂ ਬਾਅਦ ਹੁਣ ਵਿਆਹ ਹੋਇਆ ਤੇ ਉਹਦੇ ਹੁਣ ਮੁੰਡਾ ਵੀ ਹੋਇਆ ਵਾ। ਦੋ ਸਾਲ ਹੋ ਗਏ ਸ਼ਾਇਦ। ਤੇ ਉਹਦੀ ਸੱਸ ਇੰਨੀ ਸਿਆਣੀ ਆ ਨਾ, ਇੰਨੀ ਮਤਲਬ ਆਪਣੀ ਸੱਸ ਨਾਲ ਈ ਬਹੁਤ ਉਹ ਕਰਦੀ ਰਹਿੰਦੀ। ਸਾਰੇ ਕਹਿੰਦੇ ਆ ਸੱਸ ਬੜੀ ਚੰਗੀ ਆ, ਮੈਂ ਕਿਹਾ ਇਦਾਂ ਦੀ ਸੱਸ ਮਿਲਣੀ ਚਾਹੀਦੀ ਸੀ ਤੋਨੂੰ।

ਉਹੀ ਹੈ ਨਾ ਕੱਲੇ ਵੀ ਹੁੰਦਾ ਈ ਆ। ਹੂੰ। ਤੇ ਜਿਹਨੂੰ ਚੰਗੀ ਮਿਲ ਜਾਂਦੀ, ਉਹ ਕਹਿੰਦੀ ਸੱਸ ਤਾਂ ਹੋਣੀ ਚਾਹੀਦੀ, ਜਰੂਰ ਹੋਣੀ ਚਾਹੀਦੀ।

ਇਹ ਤਾਂ ਹੈ, ਸਾਡੇ ਵਰਗੀ ਕਿਸੇ ਦੀ ਨੀ ਹੋਣੀ ਚਾਹੀਦੀ।

ਇਕੋ ਜਿਕੀ ਦੀ ਗੱਲ ਨੀ ਕਰਦੀ ਮੈਂ, ਗੱਲ ਉਦਾਂ ਕਰਦੀ। ਹੂੰ, ਹਾਂ ਲੈ ਈ ਲਈ। ਕੋਈ ਨੀ, ਤੇਰਾ ਵੀ ਟਾਈਮ ਆਉਣਾ ਈ ਏ, ਟੈਸ਼ਨ ਨਾ ਲੈ। ਪਤਾ ਕਿਆ ਹੁੰਦਾ, ਇਹਨੂੰ ਪਤਾ ਨੀ ਨਾ ਘੁਟਣੀ ਕਿਆ ਹੁੰਦੀ ਉਸ ਵੇਲੇ, ਦੂਜੇ ਦੇ ਘਰ ਕੋਈ ਆਪਣਾ ਨੀ ਦਿਖਦਾ। ਉਹ ਤਾਂ ਅੱਲਗ ਗੱਲ ਆ ਨਾ, ਆਪਣੀ ਜਗਾ ਬਣਾਉਣੀ ਪੈਂਦੀ ਆ ਨਾ। ਤੇ ਤੂੰ ਕੀ ਸੋਚਦੀ ਜਗਾ ਬਣ ਜਾਂਦੀ, ਕੋਈ ਨੀ ਪੈਰ ਲੱਗਣ ਦਿੰਦਾ। ਮੇਰੇ ਤਾਂ ਅੱਜ ਤੱਕ ਪੈਰ ਨੀ ਲੱਗਣ ਦਿੱਤੇ। ਤੂੰ ਉਥੋਂ ਈ ਦੇਖ ਲਾ। ਦੇਖ ਸਾਡੇ ਪਹਾੜਨ ਚ ਜਿਹੜੀਆਂ ਕੁੜੀਆਂ ਵਿਆਹੁਦੇ ਨਾ, ਉਹਨਾਂ ਨੂੰ ਨਾ ਚੁੱਪ ਰਹਿਣਾ ਸਿਖਾਉਂਦੇ। ਉਹ ਵੀ ਤੱਦ ਤੱਕ ਜਦ ਤੱਕ ਉਹਦਾ ਕੋਈ ਨਿਆਣਾ ਨਹੀਂ ਹੁੰਦਾ।

ਹਾਂ। ਫਿਰ ਆਉਂਦੀਆਂ ਉਹ ਸਿੱਧੇ ਆਵਾਜ ਨੀ ਆਉਂਦੀ। ਪਤਾ ਨੀ ਲੱਗਦਾ ਕਿ ਇਹਨਾਂ ਦੇ ਘਰੇ ਬਹੂ ਹੈਗੀ ਵੀ ਹੈ ਕਿ ਨਹੀਂ ਆ। ਇਹ ਤਾਂ ਦਿਖਦੀ ਨੀ ਇਹ ਤਾਂ ਕੰਮ ਬੜਾ ਕਰਦੀ ਆ ਇੰਨਾ ਤਾਂ ਸੱਸ ਨੀ ਕਰਦੀ। ਮੰਨ ਗਈ ਨਾ ਇਹ ਇਹਦਾ ਮਤਲਬ ਕੀ ਐ ਬਹੂ ਨਾਲ ਗਲਤ ਬੋਲਿਆ। ਕੋਈ ਗੱਲ ਨੀ ਨੈਨਸੀ, ਤੇਰਾ ਵੀ ਟਾਈਮ ਆਉਣਾ, ਤੂੰ ਬਚਾ ਨਾ ਭਰਾਵਾਂ ਮੇੇਰੇ ਵਰਗੀ ਸੱਸ ਤਾਂ ਮਿਲੇ ਈ ਨਾ, ਥੋੜੀ ਬਹੁਤ ਚਿੜ-ਚਿੜ ਕਰਨ ਆਲੀ ਮਿਲੇ। ਹੂੰ। ਸੱਚੀ। ਇਹ ਤਾਂ ਜਿਹਦੇ ਤੇ ਬੀਤ ਦੀ ਆ, ਉਹਨੂੰ ਪਤਾ ਲੱਗਦਾ। ਕਿਟ-ਕਿਟ ਕਰਨ ਆਲੀਆਂ ਤਾਂ ਕਿਸੇ-ਕਿਸੇ ਨੂੰ ਮਿਲਦੀਆਂ। ਆ ਕੀ ਕਰਦੀਆਂ। ਸਾਨੂੰ ਕਹਿ ਜਾਣਗੀਆਂ, ਆਪਣੇ ਘਰ ਦੀਆਂ ਗੱਲਾਂ ਕਿਸੇ ਨਾਲ ਨੀ ਕਰਨੀਆਂ। ਆਪ ਸਾਰੇ ਪਿੰਡ ਚ ਢਿੰਡੋਰਾ ਪੀਟੀਆਂ ਹੁੰਦਾ ਉਹਨਾਂ ਨੇ। ਮੇਰੀ ਬਹੂ ਇਹ ਕਰਦੀ। ਮੇਰੀ ਬਹੂ ਇਹ ਕਰਦੀ। ਮੇਰੀ ਬਹੂ ਉਹ ਕਰਦੀ। ਮੇਰੀ ਬਹੂ ਇਹ ਨੀ ਕਰਦੀ। ਯੇ ਨੀ ਕਰਦੀ, ਵੋ ਨੀ ਕਰਦੀ, ਨੀ ਕਰਦੀ।

ਮੈਨੂੰ ਪੁੱਛ ਨੀ ਕਰਦੀ। ਮੈਨੂੰ ਚਾਹ-ਪਾਣੀ ਨੂੰ ਨੀ ਪੁੱਛਦੀ। ਹਾਂ ਨੀ ਪੁੱਛਦੀ, ਫਿਰ ਵੀ ਇਦਾਂ ਭੌਂਕਦੀਆਂ ਸਾਰੀਆਂ। ਕੰਮ ਕਰੀਆ ਕਰਾਇਆ ਮਿਲ ਜਾਂਦਾ ਨਾ, ਫਿਰ ਵੀ ਕਹਿੰਦੀ ਕੀਤਾ ਕਿਆ ਏ। ਹੂੰ।

ਕਰ ਲੋ ਫਿਰ ਕਿਆ ਕੀਤਾ। ਫਿਰ ਪਤਾ ਵੀ ਲੱਗੇ ਨਾ ਕੀਤਾ ਕਿਆ ਹੁੰਦਾ ਫਿਰ। ਕੰਮ ਨਾ ਕੀਤਾ ਕਿਹਨੂੰ ਕਹਿੰਦੇ। ਬਹੂ ਨੂੰ ਬੁਖਾਰ ਚੜ ਜੇ, ਇਹ ਤਾਂ ਮਾੜੀ ਜੀ ਭੱਖ ਈ ਆ। ਆਪਣੇ ਮੁੰਡੇ ਨੂੰ ਬੁਖਾਰ ਚੜੇ, ਪੂਰੇ ਪਿੰਡ ਚ ਢਿੰਡੋਰਾ ਪਿੱਟ ਦੇ ਹਾਏ ਕਿੰਨਾ ਬੁਖਾਰ ਚੜਿਆ ਮੇਰੇ ਪੁੱਤ ਨੂੰ। ਹਾਏ, ਓ ਹੋ। ਬਹੂ ਨੂੰ ਮਾੜੀ ਜੀ ਭੱਖ ਆ ਬਸ, ਰਸੋਈ ਚ ਕੰਮ ਕਰ ਲਵੇ। ਡਾਕਟਰ ਕੋਲ ਚਲ ਜਾ, ਦਵਾਈ ਲੈ ਆ, ਕੁਛ ਨੀ, ਭਾਵੇਂ ਟਾਈਫਾਈਡ ਹੋ ਜਵੇ। ਇਦਾ ਹੁੰਦਾ। ਤਾਂ ਇਹ ਬਣਾ ਲੋ, ਉਹ ਬਣਾ ਲੋ। ਡਾਕਟਰ ਨੇ ਇਹ ਬੋਲਿਆ।

ਸਭ ਦਾ ਇਹੀ ਹਾਲ ਏ। ਕੋਈ ਗੱਲ ਨੀ ਹਾਲੇ ਹਾਲੇ ਹੋਗੇ।

ਮੈਨੂੰ ਬੋਲਦੀ ਮੈਂ ਪੰਜਾਹ ਸੁਣਾਉਂਦੀ, ਮੈਨੂੰ ਇੰਨਾ ਗੁੱਸਾ ਚੜਦਾ ਨਾ। ਉਹ ਕਹਿੰਦੇ ਆ ਨਾ ਦਿਨ ਨੀ ਯਾਦ ਭੁੱਲਦੇ। ਜਦੋਂ ਤੁਸੀਂ ਸਾਡੇ ਕਿਸੇ ਕੰਮ ਨੀ ਆਏ ਅਸੀਂ ਕਿਉਂ ਆਈਏ ਫਿਰ। ਇਹ ਤਾਂ ਹੈ। ਅਰੇ ਮੇਰੇ ਨਾਲ ਕਿਥੇ ਆਈ। ਇਕ ਨਾਲ ਹੋਵੇ ਤਾਂ ਏ। ਘਰ ਚ ਤਿੰਨ ਬਹੂਆਂ। ਤਿੰਨਾਂ ਨਾਲ ਨੀ ਬਣਦੀ। ਗਲਤੀ ਕਿਹਦੀ ਏ, ਇਹ ਸਾਡੀ ਏ। ਹੂੰ। ਇਹੀ ਗੱਲ ਸੱਚ ਏ। ਫਿਰ ਇੱਕ ਨਾਲ ਤਾਂ ਬਣੇੇ, ਜੇ ਇੰਨੀ ਖਰੀ ਏ।

ਮੈਂ ਵੀ ਇਦਾ ਸੋਚਦੀ ਸੀ ਕੁਆਰੀ ਹੁੰਦੀ। ਮੈਂ ਕਹਿੰਦੀ ਸੀ, ਮੈਂ ਤਾਂ ਕੁਛ ਜਿਦਾਂ ਅਸੀਂ ਜੁਆਇੰਟ ਫੈਮਲੀ ਚ ਰਹਿੰਦੇ ਤਾਂ ਨਾ, ਮੇਰੇ ਘਰ ਭਾਪਾ ਜੀ ਵੀ ਹੁੰਦੇ ਤੇ, ਮੈਂ ਆਪਣੀ ਬੀਬੀ ਨਾਲ ਕਦੇ, ਉਹ ਨਾ ਦੇਖੀ ਮੈਨੂੰ ਕਦੀ

ਔਜਾਰ ਹੁੰਦੇ ਨੇ ਓਹਨਾ ਨੂੰ ਠੀਕ ਕਰਦੇ ਨੇ ਤੇ ਜਿਥੇ ਓਹਨਾ ਨੇ ਆਪਣਾ ਤੂੜੀ, ਤੰਦ, ਕਣਕ, ਭੱਠਾ ਸਾਬਣਾ ਹੁੰਦਾ ਵਾ ਓਹਨਾ ਕਮਰਿਆ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ। ਬੈਸਾਖੀ ਤਿਉਹਾਰ ਆਉਣ ਦਾ ਹਰ ਇਨਸਾਨ ਦੇ ਮਨ ਵਿਚ ਚਾਅ ਹੁੰਦਾ ਹੈ ਕਿਉਕਿ ਅਮੀਰ ਤੋਂ ਲੈ ਕੇ ਗ਼ਰੀਬ ਇਨਸਾਨ ਦੇ ਘਰ ਵਿਚ

ਚਾਅ ਸਾਡੇ ਭਾਰਤ ਦੇ ਲੋਕ ਗੁਰੂਦੁਆਰਿਆ ਵਿਚ ਜਾਣਦੇ ਨੇ ਮੱਥਾ ਟੇਕ ਦੇ ਨੇ ਅਤੇ ਉਸ ਤੋਂ ਬਆਦ ਹੀ ਖੇਤਾਂ ਵਿ ਫਸਲ ਦੀ ਕਟਾਈ ਸ਼ੁਰੂ ਕਰਦੇ ਨੇ। ਬੈਸਾਖੀ ਦੇ ਮੇਲੇ ਵਿੱਚ ਬਜ਼ੁਰਗਾਂ ਤੋਂ ਲੈਕੇ ਬਚਿਆ ਤਕ ਬਜ਼ੁਰਗ, ਬੱਚੇ, ਮਈਆ ਭਾਈ ਸਾਰੇ ਹੈ ਜਾਂਦੇ ਨੇ ਖੁਸ਼ੀ ਖੁਸ਼ੀ ਮੱਥਾ ਟੇਕ ਦੇ ਨੇ ਜਲੇਬੀਆਂ ਖਾਂਦੇ ਨੇ ਮਿਠਾਈਆਂ ਖਾਂਦੇ ਨੇ ਤੇ ਚਾਈ ਚਾਈ ਘਰ ਵਾਪਿਸ ਆਉਂਦੇ ਨੇ ਫਿਰ ਆ ਕੇ ਖੇਤੀ ਬਾੜੀ ਦੇ ਕੰਮਾ ਵਿਚ ਲਗ ਜਾਂਦੇ ਨੇ ਤੇ ਨਾਲ ਹੀ ਬੈਸਾਖੀ ਦਾ ਜੌ ਤਿਉਹਾਰ ਇਹ ਸਿੱਖ ਇਤਿਹਾਸ ਨਾ ਵੀ ਸਬੰਧ ਰੱਖਦਾ ਹੈ । ਇਸ ਦਿਨ ਹੀ ਸਿੱਖ ਦੇ ਦਸਵੇ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਦੀ ਨੀਂਹ ਰੱਖੀ ਸੀ। ਤੇਰ੍ਹਾਂ ਅਪ੍ਰੈਲ ਸੋਲਾਂ ਸੌ ਨੜਿੰਨਵੇਂ ਨੂੰ ਵੈਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿੱਚ ਤੇ ਏਸ ਤਰ੍ਹਾਂ ਇਸ ਦਿਨ ਖਾਲਸਾ ਪੰਥ ਦੇ ਵੀ ਨੀਂਹ ਰੱਖੀ ਗਈ ਸੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਤੇ ਨਾਲ ਹੀ ਇਸ ਦਿਨ ਤੇਰਾ ਅਪ੍ਰੈਲ ਉਨੀ ਸੋ ਉੱਨੀ ਨੂੰ ਜਲਿਆਂਵਾਲੇ ਬਾਗ਼ ਦੇ ਵਿਚ general. dyer ਨੇ ਨਿਹੱਥੇ ਭਾਰਤੀਆਂ ਉਪਰ ਗੋਲੀ ਵੀ ਚਲਵਾਈ ਸੀ। ਜੌ ਕੇ ਭਾਰਤ ਦੇ ਵਿਚ ਗੋਰੀ ਹਕੂਮਤ ਦਾ ਵਿਰੋਧ ਕਰ ਰਹੇ ਸੀ। ਵੈਸਾਖੀ ਇਕ ਬਹੁਤ ਹੀ ਪਵੱਤਰ ਤਿਉਹਾਰ ਹੈ। ਏਹ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਇਆ ਜਾਂਦਾ ਹੈ ਕਿਉਕਿ ਹਰ ਘਰ ਵਿੱਚ ਨਵੀਂ ਖੁਸ਼ੀ ਹੁੰਦੀ ਹੈ ਨਵੀਂ ਫਸਲ ਆਉਣ ਦੀ ਨਯਾ ਅੰਨ ਆਉਣ ਦੀ। ਬੈਸਾਖੀ ਵਾਲੇ ਦਿਨ ਲੋਕ ਬਹੁਤ ਹੀ ਕਮਾ ਕਾਰਾ ਤੇ busy ਹੋ ਜਾਦੇ ਹਨ ਜਿਵੇਂ ਕੇ ਘਰ ਵਿਚ ਪਹਿਲਾ ਸੱਭ ਤੋਂ ਫਸਲ ਦੀ ਕਟਾਈ ਕਰਨੀ। ਉਸ ਤੋਂ ਬਾਅਦ ਚ ਉਸ ਦੀ ਦੇਖ ਰੇਖ ਕੇ ਘਰ ਵਿਚ ਦਾਣੇ ਲੋਕ ਆਉਨੇ ਅਨਾਜ ਲੈਕੇ ਆਉਣਾ ਤੇ ਨਾਲ ਹੀ ਪਸ਼ੂਆਂ ਵਾਸਤੇ ਤੂੜੀ ਤੰਦ ਬਣੋਨਾ।

ਗਰਮ ਰੁੱਤ ਵੀ ਸ਼ੁਰੂ ਹੋ ਜਾਂਦੀ ਹੈ। ਬੈਸਾਖੀ ਪੂਰੇ ਭਾਰਤ ਵਿਚ ਬੜੇ ਹੈ ਧੂਮ ਧਾਮ ਨਾਲ ਮਨਾਇਆ ਜਾਣ ਵਾਲਾ ਤਿਉਹਾਰ ਹੈ। ਏਸ ਦਿਨ ਕੁੜੀਆ ਮੁੰਡੇ ਗਿੱਧਾ ਪਾਉਂਦੇ ਨੱਚਦੇ ਟਪਦੇ ਅਤੇ ਹੱਸਦੇ ਹਨ। ਬੈਸਾਖੀ ਤੇ ਹਰ ਇਨਸਾਨ ਨਵੇਂ ਨਵੇਂ ਕਪੜੇ ਪਾਉਂਦਾ ਹੈ ਨਵੇਂ ਨਵੇਂ ਕਪੜੇ ਪਹਿਨ ਕੇ ਮੇਲਿਆ ਨੂੰ ਜਾਂਦੇ ਹਨ ਕੋਈ ਟਰੈਕਟਰਾਂ ਤੇ ਜਾਂਦੇ ਹਨ ਕੁਝ ਲੋਕ ਗੱਡੇ ਜੋੜ ਕੇ ਜਾਂਦੇ ਹਨ ਤੇ ਕੁਝ ਲੋਕ ਹੋਰ ਆਪਣੇ ਮੋਟਰ ਸਾਈਕਲ ਟਰਾਲੀਆਂ ਤੇ ਜੋਂ ਖੇਤੀ ਬਾੜੀ ਨਾਲ ਸਬੰਧਤ ਔਜਾਰ ਜਾ ਸਮਾਨ ਜਿਸ ਤਰ੍ਹਾਂ ਕੇ ਟਰੈਕਟਰ ਟਰਾਲੀ ਤੇ ਕੁਝ ਲੋਕ ਪਿੰਡ ਦੇ ਜੇ ਨਾ ਵੀ ਹੋਵੇ ਤਾਂ ਪੈਦਲ ਹੀ ਚਲੇ ਜਾਂਦੇ ਹਨ। ਇਸ ਤਰ੍ਹਾਂ ਬੈਸਾਖੀ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਇਆ ਜਾਣ ਵਾਲਾ ਤਿਉਹਾਰ ਹੈ।

ਕਿ ਖੇਤਾਂ ਵਿਚ ਕੰਮ ਕਰਕੇ ਘਰ ਵਾਸਤੇ ਕੁਝ ਆਨਾਜ਼ ਇੱਕਠਾ ਕੀਤਾ ਜਾਂਦਾ ਜਾਵੇ। ਜਿਵੇਂ ਕੇ ਪੂਰੇ ਸਾਲ ਲਈ ਘਰ ਵਿਚ ਆਪਣੇ ਪਰਿਵਾਰ ਲਈ ਦਾਣੇ ਇਕੱਠੇ ਕਰਨਾ ਅਤੇ ਪਸ਼ੂਆ ਲਈ ਤੂੜੀ ਤੰਦ ਇੱਕਠਾ ਕਰਨਾ। ਏਹ ਸਭ ਤੋਂ ਜ਼ਰੂਰੀ ਹੁੰਦਾ ਹੈ ਹਰ ਇਨਸਾਨ ਲਈ ਹਰ ਗਰੀਬ ਅਤੇ ਅਮੀਰ ਲਈ ਆਪਣੇ ਘਰ ਪਰਿਵਾਰ ਦੀ ਪਾਲਣ ਪੋਸ਼ਣ ਲਈ ਹੋਰ ਬਾਕੀ ਲੋਕ ਘਰ ਦੀਆਂ ਸਫਾਈਆਂ ਵੀ ਕਰਵੋਂਦੇ ਹਨ ਜਿਵੇਂ ਕੇ ਲੋਕੀ ਤੂੜੀ ਤੰਦ ਸੰਬਾਲਣ ਵਾਸਤੇ ਤੇ ਉਪਰੋ ਪਾਣੀ ਦੀ ਦੇਖਰੇਖ ਵੀ ਜਿੱਥੇ ਵੀ ਕਿਤੇ ਕਣਕ ਸੰਭਾਲ ਕਣਕ ਦੀ ਸੰਭਾਲ ਕਰਨੀ ਹੋਵੇ ਉਥੇ ਕੋਈ ਪਾਣੀ ਨਾ ਹੋਵੇ ਕੋਈ ਕੁਛ ਨਾ ਹਰ ਤਰ੍ਹਾਂ ਦੀ ਦੇਖਿਆ ਜਾਂਦਾ ਹੈ। ਵਿਸਾਖੀ ਹਰ ਬੱਚੇ ਤੋਂ ਲੈ ਕੇ ਬਜੁਰਗ ਤੋਂ ਲੈ ਕੇ ਬਜੁਰਗ ਤੋਂ ਲੈ ਕੇ ਬੱਚੇ ਬਜੁਰਗ ਜਿੰਨੇ ਵੀ ਆ ਹਰ ਇਕ ਦੇ ਮਨ ਵਿਚ ਇਕ ਚਾ ਹੁੰਦਾ ਹੈ ਵਿਸਾਖੀ ਦੇਖਣ ਦਾ। ਸਾਡੇ ਅੰਮ੍ਰਿਤਸਰ ਸ਼ਹਿਰ ਵਿਚ ਵੀ ਵਿਸਾਖੀ ਬਹੁਤ ਭਰ ਦੀ ਹੈ। ਉਸ ਤੋਂ ਬਾਅਦ ਵਿਸਾਖੀ ਅਨੰਦਪੁਰ ਸਾਹਿਬ ਵਿਚ ਵੀ ਖੂਬ ਧੂਮ ਧਾਮ ਨਾਲ ਮਨਾਈ ਜਾਂਦੀ ਹੈ। ਇਨ੍ਹਾਂ ਤੋਂ ਇਤਿਹਾਸਿਕ ਜਗ੍ਹਾ ਦੇ ਨਾਲ ਨਾਲ ਪੂਰੇ ਪੰਜਾਬ ਵਿਚ ਜਿੰਨੀ ਵੀ ਨੇ ਇਤਿਹਾਸਕ ਗੁਰਦੁਆਰੇ, ਗੁਰਧਾਮ ਹਨ ਉਥੇ ਵੀ ਹਰ ਗੁਰੂ ਘਰ ਸਾਹਿਬ ਵਿਚ ਅਖੰਡ ਪਾਠ ਦੇ ਭੋਗ ਪਾਏ ਜਾਂਦੇ ਹਨ ਅਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਜਾਂਦੀ ਹੈ ਕਿ ਹੇ ਪਰਮਾਤਮਾ ਹਰ ਇਨਸਾਨ ਦੇ ਘਰ ਵਿਚ ਤੰਦਰੁਸਤੀ ਰੱਖੀ ਅਤੇ ਕਣਕ, ਭੱਠਾ ਸੰਭਾਲਣ ਦੀ ਉਦਮ ਬਖਸ਼ੀ

ਵਿਸਾਖੀ ਦੇ ਨਾਲ ਹੋਰ ਵੀ ਬਹੁਤ ਸਾਰੇ ਕੰਮ ਸ਼ੁਰੂ ਹੋ ਜਾਂਦੇ ਹਨ ਜਿਵੇਂ ਕਿ ਜੋ ਮਿਸਤਰੀ ਲੋਕ ਖੇਤੀਬਾੜੀ ਦੇ ਸੰਦ ਬਣਾਉਂਦੇ ਹਨ ਉਨ੍ਹਾਂ ਕੋਲ ਵੀ ਕੰਮ ਬਹੁਤ ਜਿਆਦਾ ਹੋ ਜਾਂਦਾ ਹੈ ਜਿਵੇਂ ਕਿ ਜਿਵੇਂ ਕਿ ਸਾਡੇ ਫਸਲ ਦੀ ਕਟਾਈ ਵਾਸਤੇ ਮਸ਼ੀਨਾਂ ਉਪਯੋਗ ਵਿਚ ਆਉਂਦੀਆਂ ਹਨ, ਉਨ੍ਹਾਂ ਦੀ ਦੇਖ ਰੇਖ ਲਈ ਉਨ੍ਹਾਂ ਦੀ ਸਾਂਭ ਸੰਭਾਲ ਕਿਵੇਂ ਕਰਨੀ ਆ, ਜੇ ਉਨਾਂ ਵਿਚ ਕੋਈ ਵਿਘਨ ਪੈ ਜਾਵੇ ਤਾ ਉਹ ਵਿਘਨ ਕਿਵੇਂ ਠੀਕ ਕਰਨਾ ਹੈ। ਇਹ ਸਾਰਾ ਕੁਝ ਹੀ ਜੋ ਮਿਸਤਰੀ ਲੋਕ ਆ ਉਹ ਦੇਖਦੇ ਹਨ। ਤੇ ਹਰ ਇਨਸਾਨ ਅੰਨ ਦੇ ਨਾਲ ਨਾਲ ਪੈਸਾ ਕਮਾਉਣ ਵਿਚ ਵੀ ਰੁੱਝਿਆ ਹੋਇਆ ਹੁੰਦਾ ਹੈ ਜਿਸ ਨਾਲ ਕਿ ਪੂਰਾ ਸਾਲ ਘਰ ਪਰਿਵਾਰ ਦਾ ਪੇਟ ਭਰਨਾ ਹੁੰਦਾ ਹੈ। ਜਿਵੇਂ ਕਿ ਇਨਸਾਨ ਦੀਆਂ ਆਪਣੀਆਂ ਲੋੜਾਂ ਵਿਆਹ ਸ਼ਾਦੀ ਰਿਸ਼ਤੇਦਾਰੀ ਦੇ ਵਿਚ ਆਉਣਾ ਜਾਣਾ ਅਤੇ ਹੋਰ ਜੋ ਕਿ ਹੁੰਦੀਆਂ ਨੇ ਉਹ ਇਸ ਵਿਸਾਖੀ ਤੋਂ ਹੀ ਪੂਰੀਆਂ ਕੀਤੀਆਂ ਜਾਂਦੀਆਂ ਹਨ। ਇਹ ਤਿਓਹਾਰ ਬਹੁਤ ਹੀ ਪ੍ਰਸੰਗਤ ਅਤੇ ਪ੍ਰਮੁੱਖ ਮੰਨਿਆ ਜਾਂਦਾ ਹੈ ਕਿਉਕਿ ਇਸ ਤਿਓਹਾਰ ਦੇ ਨਾਲ ਹੀ ਹਰ ਘਰ ਵਿਚ ਅੰਨ ਅਤੇ ਧਨ ਦੋਨੋਂ ਹੀ ਆਉਦੇ ਹਨ।

ਉਲਟੇ ਸਿੱਧੇ ਕੰਮ ਕਰਦੇ ਹਨ ਜੋ ਕਿ ਸਾਨੂੰ ਨਹੀਂ ਕਰਨੇ ਚਾਹੀਦੇ। ਸਾਨੂੰ ਹਮੇਸ਼ਾ ਠੀਕ ਠੀਕ ਤਰੀਕੇ ਦਾ ਪਹਿਰਾਵਾ ਅਤੇ ਖਾਣ ਪੀਣ ਦੇ ਚੀਜਾਂ ਖਾ ਕੇ ਹੀ ਇਸ ਤਿਓਹਾਰ ਦਾ ਮਜਾ ਕਰਨਾ ਚਾਹੀਦਾ ਹੈ ਤੇ ਸਾਨੂੰ ਬੁਰੇ ਕੰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਦੂਸਰੀ ਸਮਾਜਿਕ ਲੋਕਾਂ ਨੂੰ ਇਨ੍ਹਾਂ ਬੁਰੀਆਂ ਆਦਤਾਂ ਤੋਂ ਸੁਚੇਤ ਰਹਿਣ ਦੀ ਕੋਸ਼ਿਸ਼ ਕਰਵਾਉਣੀ ਚਾਹੀਦੀ ਹੈ। ਜਿਵੇ ਕਿ ਸਾਨੂੰ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਧੰਨਵਾਦ l Hello

ਕੁਛ ਨਹੀਂ ਆਹ ਹੋਰ ਫਿਰ ਵਧੀਆ, ਤੁਸੀਂ ਸੁਣਾਓ ਸਾਡਾ ਵੀ ਠੀਕ ਆ। ਠੀਕ ਈ ਚਾਹੀਦਾ। ਬਸ ਠੀਕ ਠੀਕ ਏ, ਕਿ ਕਰਦੀ ਏ? ਆ ਵੇਹਲੀ ਆ ਤਾਂ ਫੋਨ ਲਾਇਆ, ਕੰਮ ਕਾਰ ਹੁੰਦਾ ਫਿਰ ਥੋੜੇ ਲਾਉਣਾ ਸੀ। ਆਹੋ ਲਾਤਾ, ਵੀ ਚੱਲ ਲੈ ਈ ਲੈਣੇ ਫੋਨ ਵੀ।

ਠੀਕ ਏ। ਆ ਕੁਛ ਨਹੀਂ ਏ ਆਯੀ ਆ ਆਈ ਆ ਭਾਈ ਸਲਾਮਤ ਘਰ ਆਯਾ ਓਹਨਾ ਦਾ ਮੁੰਡਾ ਤੇ ਨੂੰਹ ਓਹਨਾ ਦੀ ਆਇ ਏ। ਅੱਛਾ

ਅਹ ਮੈ ਵੀ ਲੈ ਆਇਆ ਪਾਥੀਆਂ ਦਾ ਬੀਰਾ ਤੇ ਆਹ ਚੱਕੀਆਂ ਪਾਥੀਆਂ ਕਿਤੋਂ?

ਚੱਲ ਵਧੀਆ ਆ ਤਾਂ ਫਿਰ । ਅਹ ਸਾਰਾ ਸਿਆਲ ਸੌਖਾ ਲੰਗ ਜਾਊਗਾ । ਆਹੋ ਸਿਆਲ ਸੌਖਾ ਲੱਗ ਜਾਇ ਸਹੀ ਗੱਲ ਏ।

ਕਿ ਲਾਇਆ?

ਨਾ ਨਹੀਂ ਲਾਯਾ ਅੱਜ ਕੇ ਸਾਗ ਅੱਛਾ ਸਾਡੇ ਲੱਗਾ ਵਾਧੂ ਆ ਜਾਇ, ਨਾਲੇ ਲੈ ਜੀ। ਠੀਕ ਏ, ਕੋਈ ਨਹੀਂ ਆਵਾਂਗੇ। ਅੱਛਾ ਹੋਰ ਠੀਕ ਰਹਿੰਦੀ ਏ। ਕੁਛ ਨਹੀਂ ਕਰਨਾ ਕਿ ਏ ਵੇਹਲੇ ਆ ਬੱਸ। ਅੱਛਾ, ਹੋਰ ਹੋਰ ਹੋਰ ਠੀਕ ਆ ਤੂੰ ਸੁਣਾ

ਬੱਸ ਵਧੀਆ ਸਾਡਾ ਵੀ ਠੀਕ ਏ।

ਹੋਰ ਕਿ ਕਰਦੀ ਏ? ਕੁਛ ਨਹੀਂ ਕਰਨਾ ਕਿ ਵੇਹਲੀ

ਹੋ ਸੱਚ ਸਾਡੇ ਕਲ ਲੈਂਟਰ ਪੈਣਾ ਆ ਤੇ ਆ ਜਾਇ ਵੇ

ਅੱਛਾ ਤਾਂ ਫੋਨ ਕੀਤਾ ਵਾ । ਠੀਕ ਏ ਠੀਕ ਏ, ਲੈਂਟਰ ਪੈਣਾ ਆ ਤੇ ਕਿੰਨੇ ਕਮਰੇ ਪਾ ਲਏ ਆ? ਮੈ ਏਦਾਂ ਤਾਂ ਰਸੋਈ ਪਾਈ ਏ ਇੱਕ, ਤਿੰਨ ਕਮਰੇ ਆ, ਲੋਬੀ ਏ। ਅੱਛਾ ਅੱਛਾ ਠੀਕ ਆ।

ਕਿੰਨੇ ਦਿਨ ਹੋ ਗਏ ਪੈਸੇ ਮੁੱਕੇ ਸੀ ਫੋਨ ਚੋ। ਅੱਜ ਮਈ ਪਵਾਈ ਆ ਪੈਸੇ ਵੇਖ ਲੈ ਤੇ ਪਰਸੋ ਲੈਂਟਰ ਪੈਣਾ ਤੇ ਅੱਜ ਮੈਨੂੰ ਡਇ ਦੱਸਣ। ਲੈ ਭੈਣਾਂ ਪੈਸੇ ਮੁੱਕੇ ਸੀ ਉਹ। ਪੈਸੇ ਮੁੱਕੇ ਸੀ ਮੈਂ ਤੈਨੂੰ ਕਿੱਥੇ ਦੱਸ ਦੇਂਦੀ। ਠੀਕ ਏ ਠੀਕ ਏ, ਚੱਲ ਕੋਈ ਨੀ ਅੜੀਏ ਮੈ ਤਾਂ ਆ ਈ ਜਾਣਾ ਭਾਵੇ ਦਿਨ ਦੇ ਦਿਨ ਦੱਸ ਦੇਂਦੀ। ਮੈ ਤਾਂ ਆ ਏ ਜਾਣਾ।, ਮੈ ਪੈਣ ਰਿੱਹਾ ਲੈਂਟਰ ਹੋ ਏ ਆਵੈ। ਆ ਜੀ ਫਿਰ ਚੰਗਾ ਲੈਟ ਨਾ ਹੋਈ। ਨਹੀਂ ਨਹੀਂ ਲੇਟ ਨਹੀਂ ਹੋਣਾ। ਬੱਸ ਤੂੰ ਨਿਆਣਿਆਂ ਮੇਰੇ ਵਾਸਤੇ ਪਕੌੜੇ ਪਾਕੁੜੇ ਦੇ ਦੀ। ਲੈ ਆਪਾ ਪਕੌੜੇ ਦੇਵਾਂਗੇ ਭਲਾ। ਤੂੰ ਆਇ ਤਾਂ ਸੀ। ਲਿਆਉਣਾ ਤਾਂ ਨਹੀਂ ਮੈ ਕਿਸੇ ਨੂੰ ਨਾਲ, ਕੱਲੀ ਆਉਗੀ। ਫਿਰ ਕਿ। ਨਹੀਂ ਨਾ ਨਿਆਣਿਆਂ ਨੇ ਨਹੀਂ ਨਾ ਆਉਣਾ। ਨਿਆਣੇ ਫੇਰ ਤੈਨੂੰ ਪਤਾ ਸਕੂਲੇ ਸਕਾਲੇ ਜਾਂਦੇ ਆ। ਆਹੋ ਕਹਿੰਦੇ ਪੇਪਰ ਹੋਣ ਡਏ ਆ। ਨਹੀਂ ਇਹਨਾਂ ਦੇ ਹੋਗਏ ਆ। ਤਾਵਿਸ਼ਨ ਹੋਇਆ ਨੇ, ਛੋਟੀਆਂ ਕਲਾਸਾਂ ਚ ਨਾ ਹੱਲੇ।

ਆਹੋ ਕਲਾਸਾਂ ਲੱਗਣ ਰਹੀਆਂ ਹੁਣ ਤੇ।

ਚੱਲ ਆ ਕੋਈ ਨਹੀਂ ਆਵਾਂਗੀ, ਆਣਾ ਕਿਉਂ ਨਹੀਂ ਆ ਤੇ ਕੰਮ ਸ਼ੁਰੂ ਕਿੱਤਾ ਮੈਨੂੰ ਪਤਾ ਏ ਨਹੀਂ ਲੱਗਾ ਕਿੱਦਣ ਕਿੱਤਾ ਕਦੋ ਲੈ ਇਹ ਤਾਂ ਕਿੰਨੇ ਦਿਨ ਹੋ ਗਏ ਏ। ਕਿੰਨਾ ਚਿਰ ਹੋ ਗਿਆ। ਤੈਨੂੰ ਦੱਸਣ ਤਾਂ ਰਹੀ ਵੀ ਪੈਸੇ ਮੁੱਕੇ ਸੀ।

ਤੈਨੂੰ ਪਤਾ ਏ ਸਾਡੀਆਂ ਕਮੇਟੀਆਂ ਵੀ ਇੱਕ ਤੋਂ ਆਉਣੀਆ ਬਸ ਠੀਕ ਏ, ਕੰਮ ਕਾਰ Time ਨਹੀਂ ਲੱਗਦਾ।

ਕੋਈ ਨਹੀਂ ਕੱਪੜੇ ਕਪੂੜੇ ਧੋਣੇ ਹੋਣ ਰੱਖਿਆ ਤਾਂ ਹੈ ਸਮਾਨ ਆਪਣੇ ਤੇ ਕੱਪੜਾ ਕੁਪੜਾ ਪਾ ਲਿਆ ਕਰੋ ਕੋਈ ਨੀ ਟੈਮ ਤੇ ਕੱਢਣਾ ਕਿ ਨੀ ਹੁਣ ਵੇਹੜਾ ਤਾਂ ਚੱਲ ਸਾਡਾ ਖੁੱਲ੍ਹਾ ਆ। ਮੀਹ ਮੂਹ ਦਾ ਨਹੀਂ ਪਤਾ ਕਿਸ ਵੇਲੇ ਆ ਜਾਣਿਆ । ਤੇ ਮੈ ਕਿਹਾ ਚੱਲ ਆ ਨਾਲੇ ਤੁਹਾਡੇ ਵਾਲੇ ਪਾਸੇ ਕੰਮ ਲੱਗਾ ਹੋਇਆ ਨਾ। ਧੂੜ ਘੱਟ ਸੀਮੰਟ ਸੁਮੇਨਟ ਪੈਂਦਾ ਤੇ ਚੀਜ਼ਾਂ ਬਹੁਤ ਖਰਾਬ ਹੋ ਜਾਂਦੀਆਂ। ਮੈ ਕਿਹਾ ਮੈਂ ਨਵੀਆਂ ਲਾਈਆਂ ਸਾਰੀਆਂ ਚੀਜਾਂ ਤੈਨੂੰ ਪਤਾ ਹੀ ਆ ਆਹੋ! ਤਾਂ ਕਰਕੇ ਮੈਂ ਕਿਹਾ ਠੀਕ ਆ ਹੋਰ ਠੀਕ ਏ ਵਧੀਆ ਵਾ ਸਾਡਾ। ਮੈ ਕਿਹਾ ਹੁਣ ਉਹਨਾਂ ਘਰ ਰੱਖ ਲੈਣੀ ਆ ਹੋਰ ਕਿਧਰ ਜਾਵਾਂ? ਓਹਨੇ ਤਾਂ ਪਹਿਲੇ ਮੈਨੂੰ ਕਹਿ ਦਿੱਤਾ ਸੀ ਲੈਂਟਰ ਤੋਂ ਪਹਿਲਾ ਸੋਨੀਆ ਦੇ ਘਰ ਰੱਖ ਲਈ। ਅੱਛਾ ਅੱਛਾ। ਤੇ ਰੋਟੀ ਪਾਣੀ ਵੀ ਫਿਰ ਓਧਰ ਹੀ ਆਹੋ ਓਧਰ ਈ ਬਣਨਾ ਸਾਰਾ ਕੁਛ।

hello,